ਆਹ ਇੱਕ ਔਫਿਸ ਹੈਗਾ ਔਫਿਸ ਦੇ ਅੰਦਰ ਬਹੁਤ ਸਾਰੇ ਕੈਬਿਨ ਬਨੇ ਹੋਏ ਹੈਂ ਬਹੁਤ ਸਾਰੀ ਕੁਰਸੀਆਂ ਵੀ ਲੱਗਿਆਂ ਹੋਈ ਹੈਂ।

ਬਹੁਤ ਸਾਰੀ ਲਾਈਟਾਂ ਵਗੈਰਾ ਵੀ ਇੱਥੇ ਲੱਗੀਆਂ ਹੋਈਐਂ ਪੱਖੇ ਭੀ ਲੱਗੇ ਹੋਏ ਐ ਲਾਲ ਰੰਗ ਦੇ ਪਰਦੇ ਵੀ ਇੱਥੇ ਲੱਗੇ ਹੋਏ ਐ।

ਪਾਈਪਾਂ ਵਗੈਰਾ ਵੀ ਇੱਥੇ ਲੱਗੀਆਂ ਹੋਈਆਂ ਕੁਰਸੀਆਂ ਵੀ ਲੱਗਿਆਂ ਹੋਈਆਂ ਚਿੱਟੇ ਰੰਗ ਦਿਆਂ ਦੋ।

ਬਾਰੀ ਵਗੈਰਾ ਵੀ ਬਣੀ ਹੋਈ ਹੈ ਕਲਾਸ ਰੂਮ ਦੇ ਅੰਦਰ ਚਾਟ ਵਗੈਰਾ ਵੀ ਲੱਗੇ ਹੋਏ ਆ ਬਹੁਤ ਸਾਰੇ।

ਬਹੁਤ ਸਾਰੀ ਕੁਰਸੀਆਂ ਵਗੈਰਾ ਵੀ ਲੱਗੀਆਂ ਹੋਈਆਂ ਲਾਈਟਾਂ ਵੀ ਇੱਥੇ ਲੱਗੀਆਂ ਹੋਈਆਂ ਫਲਾਵਰ ਪੋਟ ਵੀ ਇੱਕ ਇੱਥੇ ਪਿਆ ਹੋਇਆ ਫੋਨ ਵਗੈਰਾ ਵੀ ਇੱਥੇ ਰੱਖੇ ਹੋਏ ਐ।

ਆ ਇੱਕ ਦੁਕਾਨ ਹੈ ਦੁਕਾਨ ਦੇ ਅੰਦਰ ਬਹੁਤ ਸਾਰੇ ਪੇਪਰ ਵਗੈਰਾ ਰੱਖੇ ਹੋਏ ਆ ਵਗੈਰਾ ਵੀ ਰੱਖੀਆਂ ਆ ਬਹੁਤ ਸਾਰੇ ਪੈਨ ਵੀ ਗੈਰਾ ਵੀ ਰੱਖੇ ਹੋਏ ਆ ਇਥੇ।

ਇੱਕ ਚਾਟ ਲੱਗਿਆ ਹੋਇਆ। ਚਾਟ ਉੱਪਰ ਲਿਖਿਆ ਹੋਇਆ ਜੰਗਲੀ ਜੀਵ ਰੋਜ਼ ਗੁਰਦਾਸਪੁਰ --

ਇਹ ਕੇਟੀਐਮ ਦਾ ਸ਼ੋਰੂਮ ਹੈਗਾ ਜਿਸ ਦੇ ਅੰਦਰ ਬਹੁਤ ਸਾਰੇ ਬਾਈਕਾਂ ਲੱਗੀਆਂ ਹੋਈਆਂ ਨੇ।

ਰੰਗੋਲੀ ਵਗੈਰਾ ਵੀ ਇਥੇ ਬਣਾ ਰਹੇ ਕੁਰਸੀਆਂ ਵੀ ਲੱਗੀਆਂ ਹੋਈਆਂ ਬਹੁਤ ਸਾਰੇ ਲੋਕ ਇੱਥੇ ਖੜੇ ਵੀ ਹੈਗੇ ਆਫਿਸ ਦੇ ਬਾਹਰ ਇੱਕ ਬਲੈਕ ਬੋਰਡ ਲੱਗਿਆ ਹੋਇਆ।

ਇਹ ਇੱਕ ਸਲੂਨ ਹੈਗਾ ਐ ਸਲੂਨ ਦੇ ਅੰਦਰ ਦੋ ਸੋਫ਼ੇ ਲੱਗੇ ਹੋਏ ਐ ਸ਼ੀਸ਼ਾ ਵੀ ਲੱਗਿਆ ਹੋਇਆ ਐ ਇੱਥੇ।

ਮੋਬਾਇਲ ਨੰਬਰ ਲਿਖਿਆ ਹੋਇਆ ਏ ਅੱਠ ਨੋ ਛੇ ਅੱਠ ਛੇ ਸਤ ਦੋ ਦੋ ਜੀਰੋ ਜੀਰੋ।

ਲਾਈਟਾਂ ਵੀ ਲੱਗਿਆਂ ਹੋਈਆਂ ਇੱਥੇ ਨੀਲੇ ਰੰਗ ਦਾ ਡਰੱਮ ਵਗੈਰਾ ਵੀ ਰੱਖੇ ਹੋਏਆ ਬਾਲਟੀਆਂ ਵੀ ਲੱਗਿਆਂ ਹੋਈਆਂ ਇੱਥੇ।

ਬਹੁਤ ਸਾਰੀਆਂ ਲਾਈਟਾਂ ਵਗੈਰਾ ਲੱਗੀਆਂ ਹੋਈਐਂ ਇੱਥੇ ਔਰ ਲਿੱਖਿਆ ਹੋਇਐ ਪ੍ਰੋਫੈਸ਼ਨਲ ਸਰਵਿਸਿਸ ਹੈਡਫ਼ੋਨ ਵੀ ਲੱਗੇ ਹੋਏ ਆ ਇੱਥੇ।

ਆਹ ਇੱਕ ਕਪੜਿਆਂ ਦੀ ਦੁਕਾਨਾਂ ਹਿਗਿਆਂ ਇੱਥੇ ਬਹੁਤ ਸਾਰੀ ਸ਼ਰਟ ਲੱਗਿਆ ਹੋਇਆ ਨੀਲੇ ਰੰਗ ਦੀ ਲੱਗੀ ਹੋਈਆ ਲਾਈਟ ਪਿੰਕ ਕਲਰ ਦੀ ਵੀ ਲੱਗੀ ਹੋਈਆ।

ਇਹ ਇੱਕ ਕਮਰਾ ਹੈ ਕਮਰੇ ਦੇ ਅੰਦਰ ਇੱਕ ਬੈਡ ਲੱਗਿਆ ਹੋਇਆ ਹੈ ਬੈਡ ਓੱਤੇ ਇੱਕ ਚਾਦਰ ਵੀ ਵਿੱਛਿ ਹੋਈ ਹੈ ਚਿੱਟੇ ਰੰਗ ਦੀ ਇੱਕ ਲਾਲ ਰੰਗ ਦੀ ਚਾਦਰ ਵੀ ਪਈ ਹੋਈ ਹੈ।

ਥੰਮਬਸ ਅਪ ਦੀ ਬੋਲਤ ਇੱਥੇ ਪਈ ਹੋਈ ਹੈ ਬਹੁਤ ਸਾਰੀਆਂ ਇੱਟ ਵੇਗੈਰਾ ਵੀ ਇੱੱਥੇ ਲੱਗੀਆਂ ਹੋਈਆਂ।

ਕੰਪਿਊਟਰ ਵੀ ਏੱਥੇ ਲੱਗੇ ਹੋਏ ਆ ਪੱਖੇ ਲੱਗੇ ਹੋਏ ਆ ਬੋਹੁਤ ਸਾਰੀਆਂ ਲਾਈਟਾਂ ਵਗੈਰਾ ਵੀ ਏੱਥੇ ਲੱਗੀਆਂ ਹੋਈ ਐਂ ਸ੍ਵਿਟਚ ਵਗੈਰਾ ਵੀ ਏਥੇ ਬਣੇ ਹੋਏ ਆ ਬੋਰਡ ਵੀ ਲੱਗਿਆ ਹੋਇਆ ਏੱਥੇ।

ਸੜਕ ਉੱਤੇ ਬੁਲਟ ਦੀਆਂ ਟੈਂਕੀਆਂ ਪਾਈਆਂ ਹੋਈਐਂ ਬਹੁਤ ਸਾਰੀਆਂ ਮਟ ਗਾਰਡ ਵਗੈਰਾ ਭੀ ਰੱਖੇ ਹੋਏ ਐ ਇੱਕ ਕੁਰਸੀ ਲੱਗੀ ਹੋਈ ਐ ਇੱਥੇ।

। ਦੁਕਾਨ ਬਨੀਂ ਹੋਇਆ ਦੁਕਾਨ ਦੇ ਅੰਦਰ ਫਰਿੱਜ ਲੱਗੀ ਹੋਈਆ ਬਾਹਰ ਡਿਸ਼ ਵਗੈਰਾ ਵੀ ਪਏ ਹੋਏ ਹੈਂ।